ਬੇਸਿਕ ਅਰਿਥਮੈਟਿਕ ਆਪਰੇਟਰਜ਼ ਦੇ ਟਿਊਟੋਰਿਯਲ ਵਿੱਚ ਆਪ ਦਾ ਸੁਆਗਤ ਹੈ
ਅਸੀਂ ਪਹਿਲਾ ਪੱਲਸ ਮਾਇਨਸ ਮਲੱਟਿਪਲਾਇ ਅਤੇ ਡਿਵਾਇਡ ਆਪਰੇਸ਼ਨਜ਼ ਦੀ ਜਾਨਕਾਰੀ ਲਵਾਂ ਗੇ plusminusਮਲਟੀਪਲਾਈ ਐਂਡ ਡਿਵਾਈਡ ਆਪਰੇਸ਼ਨਜ਼ ਇੱਨ੍ਹਾ ਨੂੰ ਲਿਖਣ ਦਾ ਤਰੀਕਾ ਹੈ ਪੱਲਸ ਮਾਇਨਸ ਗੁਣਾ ਲਈ ਐਸਟਰਿਸਕ ਐਸਟਰਿਸਕ ਅਤੇ ਭਾਗ ਕਰਣ ਲਈ ਫਾਰਵਰਡ ਸਲੈਸ਼
ਹੁਣ ਮੈਂ ਦੋ ਵੇਅਰਿਏਬਲ ਬਣਾਵਾਂਗੀ
ਪਹਿਲੇ ਵੇਅਰਿਏਬਲ ਦਾ ਨਾਮ ਹੈ ਨਮ1 ਜਿਸਦੀ ਵੈਲਯੂ ਹੈ 10 ਅਤੇ ਦੂਜੇ ਦਾ ਨਾਮ ਹੈ ਨਮ2 ਜਿਸਦੀ ਵੈਲਯੂ ਮੈਂ 2 ਸੇਵ ਕਰਾਂ ਗੀ
ਇਹ ਦੋਨੋ ਬਿਨਾ ਕੋਈ ਡੈੱਸਿਮਲ ਪੌਇਨਟ ਦੇ ਇਨਟੀਜਰ ਨੰਬਰਜ਼ ਨੇ
ਮਨ ਲਵੋ ਕਿ ਅਸੀ ਨਮ1 ਅਤੇ ਨਮ2 ਦਾ ਜੋੜ ਕਰਨਾ ਹੈ
ਇਸ ਦੇ ਲਈ ਅਸੀ ਲਿਖਾਂ ਗੇ ਐੱਕੋ ਨੰਮ1 ਐਡਿਡ ਟੂ ਨੰਮ2
ਚਲੋ ਇਸਨੂੰ ਟੈੱਸਟ ਕਰਦੇ ਹਾਂ
ਤੇ ਜਵਾਬ 12 ਮਿਲਦਾ ਹੈ
ਨੰਮ1 ਅਤੇ ਨੰਮ2 ਹਨ 10 ਅਤੇ 2
10 ਅਤੇ 2 ਨੂੰ ਜੋੜਣ ਦਾ ਉੱਤਰ ਆਇਆ ਹੈ 12
ਠੀਕ ਹੈ ਹੁਣ ਘਟਾ ਕੇ ਮਾਇਨਸ ਦੇਖਦੇ ਹਾਂ
ਅਸੀਂ ਇੱਥੇ ਸਿਰਫ ਮਾਇਨਸ ਸਿਮਬਲ ਨੂੰ ਰਿਪਲੇਸ ਕਰਾਂਗੇ
ਰਿਫਰੈਸ਼ ਕਰੋ ਅਤੇ ਉੱਤਰ ਹੈ 8
ਹੁਣ ਗੁਣਾ ਮਲੱਟਿਪਲਾਇ ਕਰਾਂਗੇ
10 ਗੁਣਾ 2 ਹੋਇਆ 20 ਅਤੇ ਸਾਨੂੰ ਇੱਥੇ 20 ਮਿਲ ਗਇਆ ਹੈ
ਤੇ ਹੁਣ 10 ਨੂੰ 2 ਨਾਲ ਭਾਗ ਦੇਂਦੇ ਹਾਂ ਅਤੇ ਜਵਾਬ ਦੇਖਦੇ ਹੈਂ 5
ਹੁਣ ਅਸੀਂ ਇਸ ਐਕ੍ਸਪ੍ਰੈਸ਼ਨ ਦੇ ਅੱਗੇ ਕੁਛ ਐੱਡ ਕਰਾਂ ਗੇ
ਜਿਵੇਂ ਇਸ ਨੂੰ ਨਮ2 ਨਾਲ ਭਾਗ ਕਰਦੇ ਹਾਂ
ਐਕ੍ਸਪ੍ਰੈਸ਼ਨ ਦੇਖ ਕੇ ਇੰਜ ਲਗਦਾ ਹੈ ਕੀ ਇਹ ਆਪਰੇਸ਼ਨ ਨੰਮ1 ਅਤੇ ਨੰਮ2 ਨੂੰ ਐੱਡ ਕਰੇ ਗਾ ਯਾਨੀ 10 ਅਤੇ 2 ਜੋ ਸਾਨੂੰ ਦੇਵੇਗਾ 12 ਅਤੇ ਫੇਰ 12 ਭਾਗ 2
ਤੇ ਫੇਰ 12 ਭਾਗ 2 ਹੋਣਾ ਚਾਹੀਦਾ ਹੈ 6
ਪਰ ਅਸਲ ਵਿੱਚ ਇਹ ਨੰਮ2 ਨੂੰ ਲੈੰਦਾ ਹੈ ਅਤੇ ਉਸਨੂੰ ਨੰਮ2 ਨਾਲ ਹੀ ਡਿਵਾਇਡ ਕਰ ਦਿੰਦਾ ਹੈ ਜੋ ਸਾਨੂੰ 1 ਦਿੰਦਾ ਹੈ ਅਤੇ ਓਸਨੂੰ ਨੰਮ1 ਵਿੱਚ ਐੱਡ ਕਰ ਦਿੰਦਾ ਹੈ
ਇਸਦਾ ਮਤਲਬ ਹੈ 6 ਦੀ ਬਜਾਏ ਸਾਨੂੰ 11 ਮਿਲਦਾ ਹੈ
ਤੋ ਇਸਦਾ ਕਾਰਨ ਇਹ ਹੈ ਕੀ ਭਾਗ ਕਰਨ ਦਾ ਆਪਰੇਟਰ ਹਮੇਸ਼ਾ ਜੋੜ ਕਰਨ ਦੇ ਆਪਰੇਟਰ ਤੋਂ ਪਹਿਲਾ ਕੰਮ ਕਰਦਾ ਹੈ
ਗੁਣਾ ਕਰਨ ਦਾ ਆਪਰੇਟਰ ਵੀ ਏਸੀ ਤਰ੍ਹਾ ਕੰਮ ਕਰਦਾ ਹੈ
ਹੁਣ ਇਸਨੂੰ ਸੁਲਝਾਉਣ ਲਈ ਅਸੀਂ ਬਰੈਕਿਟਸ ਦਾ ਇਸਤੇਮਾਲ ਕਰਾਂਗੇ
ਬਰੈਕਿਟਸ ਦਰਸ਼ਾਉੰਦਿਆਂ ਨੇ ਅਸੀਂ ਇਸ ਆਪਰੇਸ਼ਨ ਨੂੰ ਲੈਕੇ ਪਹਿਲੇ ਕਰਾਂਗੇ ਅਤੇ ਉਸ ਆਪਰੇਸ਼ਨ ਤੇ ਬਾਦ ਜੋ ਵੀ ਇਨਟਿਜਰ ਯਾ ਵੇਅਰਿਏਬਲ ਹੋਵੇ ਓਸ ਨਾਲ ਭਾਗ ਕਰਾਂਗੇ
ਤੈਂ ਹੁਣ ਇਹ ਇਸ ਤਰਹ ਕਮ ਕਰੇਗਾ ਨੰਮ1 ਪੱਲਸ ਨੰਮ2 ਹੋਇਆ 10 ਪੱਲਸ 2 ਹੋਇਆ 12 ਅਤੇ ਬਾਦ ਵਿੱਚ ਭਾਗ 2 ਕਰਨ ਨਾਲ ਸਾੱਨ੍ਹੂ ਮਿਲੇਗਾ 6
ਇਸਨੂੰ ਰਿਫਰੇਸ਼ ਕਰੋ ਅਤੇ ਅਸੀਂ ਦੇਖ ਸਕਦੇ ਹਾਂ ਕੀ ਇਹ ਇੱਛਾ ਅਨੁਸਾਰ ਕੰਮ ਕਰ ਗਇਆ ਹੈ
ਇਹ ਸੀ ਬੇਸਿਕ ਅਰਥਮੈਟਿਕ ਆਪਰੇਟਰ ਜਿਨ੍ਹਾ ਗਾ ਉਸਤੇਮਾਲ ਬਹੁਤ ਆਸਾਨ ਹੈ
ਅਗਰ ਤੁਸੀਂ ਕਿਸੀ ਸਮੱਸਿਆ ਦਾ ਸਾਮਨਾ ਕਰਦੇ ਹੋਂ ਤਾਂ ਹਮੇਸ਼ਾ ਆਪਣੀ ਕੈਲਕੁਲੇਇਸ਼ਨ ਨੂੰ ਕੈਲਕੁਲੇਟਰ ਨਾਲ ਚੈੱਕ ਕਰ ਲਵੋ ਤਾਂਕੀ ਨਿਸ਼ਚਿਤ ਹੋ ਜਾਵੇ ਕੀ ਉਹ ਸਹੀ ਹਨ
ਐਸੀ ਕੈਲਕੁਲੇਇਸ਼ਨਸ ਅਸੀਂ ਜਲਦੀ ਕੁਝ ਹੋਰ ਦੇਖਾਂਗੇ
ਅਸੀਂ ਇੰਨਕਰਿਮੈਂਨਟ ਅਰਥਮੈਟਿਕ ਆਪਰੇਟਰ ਬਾਰੇ ਵੀ ਜਾਨਾਂਗੇ ਜੋ 1 ਨਾਲ ਇੰਨਕਰਿਮੈਂਨਟ ਕਰਦਾ ਹੈਪਰ ਕੁਝ ਦੇਰ ਬਾਦ
ਇਸਦਾ ਅਭਿਆਸ ਕਰਨਾ ਅਤੇ ਨਿਸ਼ਚਿਤ ਤੋਰ ਤੇ ਇਸਨੂੰ ਯਾਦ ਰਖਣਾ
ਦੇਖਣ ਲਈ ਧੰਨਵਾਦ
ਕਿਰਨ ਦੀ ਆਵਾਜ਼ ਵਿੱਚ ਹਾਜ਼ਰ ਇਸ ਟਿਊਟੋਰਿਯਲ ਦਾ ਪੰਜਾਬੀ ਅਨੂਵਾਦ ਹਰਮਨਪ੍ਰੀਤ ਸਿੰਘ ਨੇਂ ਕੀਤਾ